ਤੇ ਉਨ੍ਹੀ ਸੋ ਪੇਂਠ ਤੋਂ ਪਹਿਲਾ ਓਥੇ ਕੁਜ ਵੀ ਨਹੀਂ ਸੀ ਪੀਰ ਸਾਬਕ ਜਗਾਹ ਤੇ ਅਕਾਲੀ ਜੀ ਦਾ ਸੰਸਕਾਰ ਹੋਇਆ ਸਮਾਧ ਤੇ ਵੀ ਪਿੰਡ ਅਜਨੋਲਾ ਲਿਖਯਾ ਹੋਇਆ ਹੈ ਓਨਾ ਦੇ ਅੱਛਾ ਤੇ ਮਤਲਬ ਕਹਿੰਦੇ ਨੇ ਇਕ ਯੋਧਾ ਦੀ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਾਹਿਦ ਹੋਏ ਤੇ ਸ਼ੀਰੋਮਨੀ ਸੰਤ ਅਕਾਲੀ ਬੁੱਧ ਸ਼ਰਨ ਇਤਿਹਾਸ ਰਚਿਆ ਤੇ ਅੱਜ ਵੀ ਅਜਨਾਹਾ ਦੇ ਲੋਗ ਵਾਰਸ਼ਿਕ ਦਿਵਸ ਮਨਾਂਦੇ ਨੇ ਤੇ ਧਨ ਧਨੇ ਓਰ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਘੁੜ ਸਵਾਰੀ ਹੋਰ ਨਿਸ਼ਾਨਿਬਾਜੀ ਕਰਦੇ ਹਨ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 ਤੇ ਤੇਗ ਚਕੋਨ ਵਿਚ ਉਹ ਬੜੇ ਹੀ ਵਡੇ ਵਡੇ ਆਦਮੀਆਂ ਦਾ ਮੁਕਾਬਲਾ ਕਰਨ ਲਗੇ ਕਿਉਕਿ ਸਰਦਾਰ ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਤੇ ਇਸਲਯੀ ਅਕਾਲੀ ਫੂਲਾ ਸਿੰਘ ਜੀ ਨਿਹੰਗ ਸੱਜ ਗਏ ਸਰਦਾਰ ਨੈਣਾ ਸਿੰਘ ਜਦੋ ਬੁਜੁਰਗ ਹੋਗੇ ਤੇ ਓਹਨਾ ਨੇ ਅੰਮ੍ਰਿਤਸਰ ਆਕੇ ਟਿਕਾਣਾ ਕੀਤਾ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 ਹਾਂਜੀ ਇਸਲਯੀ ਓਹਨਾ ਨੇ ਸਿੱਖ ਮਿਸਲਾਣੀਆਂ ਸਰਕਾਰਾਂ ਜਿੰਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੋਹਪ ਦਿਤੀ ਤੇ ਓਹਨਾ ਨੂੰ ਸ਼ਸ਼ਤਰ ਧਾਰੀ ਸਿੰਘਾਂ ਦੇ ਗੁਜਰੇ ਲਯੀ ਜਾਗੀਰ ਵੀ ਦੇ ਦਿਤੀ ਸੀ ਹਾਂਜੀ ਕਹਿੰਦੇ ਅਕਾਲ ਦੇ ਪ੍ਰਮੁੱਖ ਜੇਦੇ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਜਿੱਤਣ ਦੇ ਲਯੀ ਮਾਰਚ ਕੀਤਾ ਤੇ ਸਿੱਖ ਸੈਨਾ ਆਪਸ ਚੇ ਲੜਨ ਲੱਗ ਗਈ ਤੇ ਅਕਾਲੀ ਜੀ ਨੇ ਹਾਸਤੇਕ ਕੀਤੇ ਕਿ ਯੁੱਧ ਰੋਕ ਦਿੱਤੋ ਜਾਵੇ ਇਸ ਪ੍ਰਕਾਰ ਮਹਾਰਾਜਾ ਰਣਜੀਤ ਸਿੰਘ ਅਕਾਲੀ ਜੀ ਦੇ ਪਯਾਰੇ ਹੋਗਏ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਇਕ ਰਾਸਿਸਟਰ ਬਨਾਯਾ ਤੇ ਓਨਾ ਨੂੰ ਪਮੁਖ ਨਿਯੁਕਤ ਕੀਤਾ ਸੀਗਾ ਹਾਂਜੀ ਤੇ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆ ਓਖਿਆ ਤੇ ਖਤਰਨਾਕ ਮੁਹਮਾ ਵਿਚ ਵੀ ਸਹਾਇਤਾ ਕੀਤੀ ਹੈ ਮੁਲਤਾਨ ਦੀ ਮਹਾਰਾਜ ਰਣਜੀਤ ਸਿੰਘ ਨੂੰ ਕਠਨਾਈਆਂ ਦਾ ਸਾਮਣਾ ਕਰਨਾ ਪੀਯਾ ਤੇ ਕਿਲਾ ਫਤਿਹ ਨਹੀਂ ਸੀ ਹੁੰਦਾ ਛੇ ਮਹੀਨੇ ਘੇਰਾ ਪਾਈ ਰੱਖਣ ਤੋਂ ਬਾਵਜੂਦ ਕਿਲਾ ਸਰ ਨਾ ਹੋ ਸਕਿਆ

ਅਕਾਲੀ ਜੀ ਨੇ ਅਰਦਾਸਾ ਸੋਡੀਆ ਤੇ ਮਹਾਰਾਜਾ ਰੰਜਿਤ ਸਿੰਘ ਆਉਣੇ ਅਕਾਲੀ ਸ਼ੁਰਵੀਰ ਘੁੜ ਸਵਾਰ ਨੂੰ ਲੈਕੇ ਮੁਲਤਾਨ ਤੇ ਚੜੈ ਕਰ ਦਿਤੀ ਤੋਪਾ ਨਾਲ ਕਿਲੇ ਦੀ ਕੰਧ ਵਿਚ ਪਾੜ ਪਾਯਾ ਗਿਆ ਪਾੜ ਵਾਲੀ ਥਾਂ ਤੇ ਅਕਾਲੀ ਜੀ ਨੇ ਸਿਰਥ ਲੱਤ ਘੁੜ ਸਵਾਰ ਜੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲੇ ਵਿਚ ਪ੍ਰਵੇਸ਼ ਕੀਤਾ ਤੇ ਅੰਦਰ ਜਾਕੇ ਓਨਾ ਨੇ ਤਲਵਾਰਾ ਚਲਾਇਆ ਕੇ ਪ੍ਰਲੋਹ ਅਗਯੀ ਲਾਸ਼ਾ ਦੇ ਢੇਰ ਲੈ ਗਏ ਨਵਾਬ ਦੇ ਪੰਜ ਪੁੱਤਰ ਮਾਰੇ ਗਏ ਤੇ ਕਿਲਾ ਫਤਿਹ ਹੋਗਿਆ ਸੀ ਉਸ time ਤੇ ਹਾਂਜੀ ਤੇ ਕਹਿੰਦੇ ਅਕਾਲੀ ਫੂਲਾ ਸਿੰਘ ਜੀ ਜੇਦੇ ਕਸ਼ਮੀਰ ਕੌੜੇ ਮਾਰਨ ਸਜ਼ਾ ਦਿਤੀ ਉਸ ਬਾਰੇ ਦੀ ਤੁਹਾਨੂੰ ਕੁਛ ਪਤਾ ਹਾਂਜੀ ਜੀਦਾ ਅਕਾਲੀ ਫੂਲਾ ਸਿੰਘ ਜੀ ਨੇ ਕਸ਼ਮੀਰ ਪੇਸ਼ਾਵਰ ਤੇ ਨੋਸਫੇਰਾ ਦੇ ਯੁਧਾਂ ਵਿਚ ਸ਼ਾਮਿਲ ਹੋਏ ਸਨ ਤੇ ਸਿੱਖ ਰਾਜ ਦੀ ਉਚਾਰੀ ਉਤੇ ਮਹਾਨ ਹਿਸਾ ਪਾਯਾ ਓਹਨਾ ਨੇ ਤੇ ਉਸ ਸਿੱਖ ਰਾਜ ਦੇ ਕਹਿ ਸਕਦੇ ਹਾਂ ਤਾ ਉਸਾਰੇ ਤੇ ਵਡੇ thumb ਗਿਣੇ ਜਾਂਦੇ ਨੇ ਤੇ ਇਹੀ ਨੀ ਉਹ ਜਰਨੈਲ ਵੀ ਸਨ ਤੇ ਇਕ ਵਾਰ ਜਦੋ ਓਹਨਾ ਨੂੰ ਪਤਾ ਲਗਾ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਮਰਯਾਦਾ ਦੇ ਉਲਟ ਕੋਈ ਕੰਮ ਕੀਤਾ ਤੇ ਓਹਨਾ ਅਕਾਲ ਤਖ਼ਤ ਦੇ ਸਾਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਬਣ ਕੇ ਕੌੜੇ ਮਾਰਨ ਦੀ ਸਜ਼ਾ ਵੀ ਸੁਣਾਈ ਸੀ ਤੇ ਮਹਾਰਾਜਾ ਨੇ ਇਹ ਹੁਕਮ ਅਗੇ ਸਿਰ ਚੁਕਾਯਾ ਸਚਿ ਗੱਲ ਮੂੰਹ ਤੇ ਕਹਿਣ ਦੇਣੇ ਅਕਾਲੀ ਫੂਲਾ ਸਿੰਘ ਜੀ ਦਾ ਕੰਮ ਸੀ ਹਾਂਜੀ ਜਿਵੇਂ ਮਹਾਰਾਜਾ ਜਿੰਦ ਜੇਦੇ ਹੈਗੇ ਨੇ ਏਨਾ ਬਾਰੇ ਤੁਹਾਨੂੰ ਕੁਛ ਪਤਾ ਕਿ ਮਤਲਬ ਅੰਗਰੇਜ਼ਾਂ ਲਯੀ ਨਾਰਾਜ ਸੀਗੇ ਤੇ ਫੂਲਾ ਸਿੰਘ ਜੀ ਨੇ ਸ਼ਰਨ ਦਿਤੀ ਇਸ ਬਾਰੇ ਹਾਂਜੀ ਜੀਦਾ ਕਿ ਮਹਾਰਾਜਾ ਜੀਂਦ ਕਿਸੇ ਗੱਲ ਤੋਂ ਅੰਗਰੇਜਾਂ ਨਾਲ ਨਾਰਾਜ ਸੀ ਤੇ ਓਹਨਾ ਨੇ ਵੀ ਅਕਾਲੀ ਫੂਲਾ ਸਿੰਘ ਸ਼ਰਨ ਵਿਚ ਆਗਏ ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਨੇ ਅਕਾਲੀ ਜੀ ਜ਼ੋਰ ਪਾਯਾ ਕਿ ਜੀਂਦ ਦੇ ਰਾਜੇ ਨੂੰ ਕੱਢ ਦੇਣ ਫਿਰਡ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਡੱਕਾ ਦੇਣ ਦਾ ਨਾ ਮਨੀਆਂ ਤੇ ਅੰਚਰ ਡੋਗਰੇ ਵਜ਼ੀਰ ਦੀ ਮਾਰਫ਼ਤ ਮਹਾਰਾਜੇ ਤੇ ਜ਼ੋਰ ਪਾਯਾ ਗਿਆ ਤੇ ਅਕਾਲੀ ਫੂਲਾ ਨੂੰ ਸਿੰਘ ਨੂੰ ਅਨੰਦਪੁਰ ਤੋਂ ਕੱਦ ਕੇ ਆਪਣੇ ਇਲਾਕੇ ਵਿਚ ਲੈ ਗਏ ਤੇ ਡੋਗਰਿਆਂ ਦੀ ਸਾਜਿਸ਼ ਨਾਲ ਫਿਲੌਰ ਦੇ ਹਾਕਮ ਦੀਵਾਰਾਂ ਮੋਤੀਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਚੜਾਈ ਕਰਕੇ ਅਕਾਲੀ ਫੂਲਾ ਸਿੰਘ ਨੂੰ ਅਨੰਦਪੁਰ ਮੋੜ ਲੈਅਯੋ ਜਦ ਦੀਵਾਨ ਮਾਖੋ ਵੱਲ ਪੂਜਯ ਤਾ ਸਿੱਖ ਫੋਜ ਨੇ ਅਕਾਲੀ ਦੇ ਵਿਰੁੱਧ ਲੜਨੋਂ ਨਾਂ ਕਰਤੀ ਤੇ ਓਧਰੋਂ ਨਵਾਬ ਮੇਲਕੋਟਰਾ ਤੇ ਰਾਜਾ ਜਸਵੰਤ ਸਿੰਘ ਨਾਬਾ ਦੀਆ ਫੋਜਾ ਵੀ ਅੰਗਰੇਜਾਂ ਦੇ ਕਹੇ ਤੇ ਇਸ ਮੰਤਵ ਲਯੀ ਚੜਾਈਆਂ ਪਾਰ ਓਹਨਾ ਨੇ ਅਕਾਲੀ ਜੀ ਵਿਰੁੱਧ ਹਥਿਆਰ ਚੁੱਕਣ ਤੋਂ ਨਾ ਕਰਤੀ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲਗਾ ਤਾ ਓਹਨਾ ਨੇ ਆਪ ਅਕਾਲੀ ਹੋਏ ਪਾਸੇ ਪੋਂਛ ਤੇ ਓਹਨਾ ਨੂੰ ਪਿਆਰ ਨਾਲ ਅੰਮ੍ਰਿਤਸਰ ਮੋੜ ਲਿਆਏ ਸਨ ਹਾਂਜੀ ਅਜੀਤ ਖਾਨ ਦੇ ਬਗਾਵਤ ਕਰਤੀ ਸੀ ਇਸ ਬਾਰੇ ਥੋਨੂੰ ਕੁਜ ਪਤਾ ਦੀ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 ਤੇ ਨੁਸ਼ਹਿਰੇ ਲੰਬੇ ਦਰਿਆ ਕੋਲ ਓਹਨਾ ਭਾਰੀ ਤੁਪ ਖਾਣੇ ਦੀ ਸਾਹਿਤਾ ਨਾਲ ਸਿੱਖ ਫੋਜਾ ਦਾ ਕਹਿ ਸਕਦੇ ਹਾਂ ਕਿ ਹਣਾ ਪੇਸ਼ਾਵਰ ਨੂੰ ਜਾਨ ਲਯੀ ਰਾਹ ਰੋਕ ਲੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੋਜਾ ਲੈਕੇ ਅਟਕ ਨੂੰ ਪਾਰ ਕੀਤਾ ਫੇਰ ਓਨਾ ਨੂੰ ਨਸ਼ੇਰੇ ਵੱਲ ਦੱਖਣ ਦੁਸ਼ਮਣਾਂ ਦੀਆ ਫੋਜਾ ਦੀਆ ਤਿਆਰੀ ਬਾਰੇ ਸੂਚਨਾ ਮਿਲੀ

ਤਿਆਰੀ ਅਹ ਅਰਦਾਸ ਕੀਤੀ ਕਿ ਚੜਾਈ ਸ਼ੁਰੂ ਕਰ ਦਿਤੀ ਪਾਰ ਉਸ ਵੇਲੇ ਤਕ ਤੋਪ ਨਹੀਂ ਸੀਗੀ ਪੋਂਛਿਯਾ ਇਸਲਈ ਤੋਪ ਦੀ ਉਡੀਕ ਵਿਚ ਮੋਹਣੀ ਉ ਪਿੱਛੇ ਓਹਨਾ ਪੀਯਾ ਮਹਜ ਨੇ ਫੋਜਨੁ ਰੋਕਣ ਦਾ ਹੁਕਮ ਵੀ ਦਿਤਾ ਤੇ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਾਕ ਕੇ ਕਿਹਾ ਕਿ ਚੜਾਏ ਹੋਏ ਚੜਾਈ ਹੁਣੇ ਹੀ ਹੋਵੇਗੀ ਤੇ ਪਿੱਛੇ ਨੀ ਹਟੀਐ ਜਾਵੇਗਾ ਓਹਨਾ ਨੇ ਰੋਕ ਦਿੱਤੋ ਸੀ ਓਹਨਾ ਨੂੰ ਠੀਕ ਮਤਲਬ ਜੇਦਾ ਹਨ ਦਾ ਜਨਮ ਸੀਗਾ ਇਹ ਕਦੋ ਹੋਇਆ ਸੀਗਾ ਹਾਂਜੀ ਇਹਨਾਂ ਦਾ ਜਨਮ ਜੇਦਾ ਹੇਗਾ ਸਤਰਾਂ ਸੋ ਇਕਾਠ ਅੰਮ੍ਰਿਤਸਰ ਜਾਗਦੀ ਪਿੰਡ ਅਜਨੋਲਾ ਜਿਲਾ ਹੋਸ਼ਿਆਰਪੁਰ ਜੋ ਕਿ ਅੱਜ ਭਾਰਤ ਵਿਚ ਜੇਦੇ ਫੂਲਾ ਸਿੰਘ ਦੀ ਮ੍ਰਿਤਯੁ ਸੀਗੀ ਉਹ ਕਦੋ ਹੋਇ ਸੀ ਹਾਂਜੀ ਏਨਾ ਦੀ ਮੌਤ ਜੇਦੀ ਅਠਾਰਾਂ ਸੋ ਇਕਾਠ ਨੂੰ ਖੈਬਰ ਪੁਖਤਖਵਾਸ ਸਿੱਖ ਸਾਮਰਾਜ ਜੇਦਾ ਅੱਜ ਪਾਕਿਸਤਾਨ ਵਿਚ ਹੈ ਓਥੇ ਏਨਾ ਦੀ ਮੌਤ ਹੋਈ ਸੀਗੀ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

ਹਾਂਜੀ ਜਿਦਾ ਸਿੱਖ ਜਰਨੈਲ ਨਿਹੰਗ ਸਿੱਖਾਂ leader ਹਣਾ ਸਿੱਖ ਰਾਜ ਦਾ ਵਿਸਤਾਰ ਕੀਤਾ ਅਤੇ ਸ਼੍ਰੀ ਅਕਾਲ ਤਖ਼ਤ ਦੇ ਜਸੇਡਾਰ ਜੇਦੇ ਪ੍ਰਸਿੱਧ ਸੀਗੇ ਅਮ ਕਾਫੀ ਕੁਛ ਪਤਾ ਲਗਿਆ ਏਨਾ ਬਾਰੇ ਵੀ

ਚਲੋ ਮੇਰਾ ਇਕ ਪੂਰਾ topic ਹੀ ਬੰਗਿਆਂ ਹਾਂ ਬਿਲਕੁਲ ਕੋਈ ਨੀ ਕਦੇ ਜਰੂਰਤ ਹੋਈ ਤਾਂ

ਹੋਗੀਏ

ਹਾਂਜੀ ਕਿਵੇਂ ਓ?

ਹਮ ਹੋਰ ਕੀ ਕਰਦੇ ਓ?

ਹੋਰ ਠੀਕ ਠਾਕ ਓ?

ਅੱਛਾ ਹੋਰ ਕੀ ਕਰਦੇ?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

ਮੈਂ ਵੀ ਬੈਠੀ ਸੀ, ਬੱਚਿਆਂ ਨੂੰ ਪੜ੍ਹਾ ਰਹੀ ਸੀ tuition tuition ਵਾਲੇ ਜਵਾਕਾਂ ਨੂੰ

ਬੈਠੇ ਸੀ ਉਹਨਾਂ ਨੂੰ ਪੜ੍ਹਾਉਣ ਲੱਗੀ ਹੋਏ ਸੀਗੇ tuition ਵਾਲੇ ਜਵਾਕ ਵੀ ਬੈਠੇ ਹੋਏ ਆ ਅੱਛਾ ਅੱਛਾ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

ਅੱਛਾ ਅੱਛਾ ਹਾਂਜੀ ਮੈ ਵੀ ਜਵਾਕਾਂ ਨੂੰ ਉਹ ਹੀ ਪੜ੍ਹਾ ਰਹੀ ਸੀ ਪਰ ਪਹਿਲਾਂ ਮੈਂ ਅਹ ਭਗਤ ਸਿੰਘ ਪੜ੍ਹਾ ਕੇ ਹਟੀ ਆ ਉਹਨਾਂ ਨੂੰ ਤੇ ਬਾਰੇ ਪੜ੍ਹਾ ਕੇ ਹਟੀ ਆ ਹੁਣ ਮੈਂ ਪੜ੍ਹਾ ਰੀ ਹੁਣ ਮੈਂ ਕਰਦੀ ਪਈ ਸੀ ਮਹਾਤਮਾ ਗਾਂਧੀ ਦਾ

ਮਹਾਤਮਾ ਗਾਂਧੀ ਦੀ ਕਹਾਣੀ?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

ਹਾਂਜੀ ਹਾਂਜੀ ਬਾਪੂ ਵੀ ਕਹਿੰਦੇ ਸੀ

ਦਰਸ਼ਨ ਲਈ ਦੁਨੀਆਂ ਭਰ ਵਿਚ ਸਬਤੋਂ ਵੱਧ ਸਤਿਕਾਰ ਪ੍ਰਾਪਤ ਸੀ ਇਹਨਾਂ ਨੂੰ

ਹਮ ਹਮ ਇਹ ਜਦੋ ਮਤਲਬ ਇਹਨਾਂ ਨੂੰ ਤੁਹਾਨੂੰ ਪਤਾ ਈ ਆ ਹੁਣ ਇਹਨਾਂ ਨੂੰ ਮਹਾਤਮਾ ਵਜੋਂ ਵੀ ਜਾਣਿਆ ਜਾਂਦਾ ਉੱਨੀ ਸੌ ਦਹਾਕੇ ਦੇ ਵਿਚ ਜਦੋਂ ਇਹਨਾਂ ਨੇ ਸ਼ੁਰ~ ਸ਼ੁਰੂਆਤ ਕੀਤੀ ਸੀ ਦੱਖਣੀ ਅਫ੍ਰਿਕਾ ਵਿਚ ਇੱਕ ਭਾਰਤੀ ਪਰ~ ਪਰਿਵਾਸੀ ਦੀ ਮਤਲਬ ਭਾਰਤੀ ਪਰਿਵਾਸੀ ਵੱਜੇ ਜਾਣੇ ਜਾਂਦੇ ਸੀ ਇਹ ਇਹਨਾਂ ਨੇ ਜਦੋ ਸ਼ੁਰੂ ਕੀਤੀ ਉਹਨਾਂ ਨੇ ਮਤਲਬ ਪਹਿਲੇ ਵਿਸ਼~ ਵਿਸ਼ਵ ਯੁੱਧ ਜਿਹੜਾ ਆਪਣਾ ਪਹਿਲਾਂ first ਵਿਸ਼ਵ ਯੁੱਧ ਹੋਇਆ ਸੀ ਨਾ ਉਹ ਓਹਦੇ ਵਿਚ ਸਬਤੋਂ ਵੱਧ ਮਤਲਬ ਕਹਿਣ ਦਾ ਮਤਲਬ ਅੱਗੇ ਗਏ ਸੀ ਇਹਨਾਂ ਦੀ ਪ੍ਰਮੁੱਖ ਸਖਸ਼ਿਯਤ ਸੀ ਓਹਦੇ ਵਿਚ ਮਤਲਬ ਅਹ ਕਾਫੀ ਵੱਡਾ ਯੋਗਦਾਨ ਸੀ ਪਹਿਲੇ ਵਿਸ਼ਵ ਯੁੱਧ ਦੇ ਵਿਚ ਇਹਨਾਂ ਦਾ ਅੱਛਾ ਤੇ ਨਾਲ ਇਹਨਾਂ ਦੇ ਜਿਹੜੇ ਕੀ ਉਹ ਤੱਥ ਕਿਹੜੇ ਸੀਗੇ? ਤੱਥ, ਤੱਥ ਤਾਂ ਹੁਣ ਇਹਨਾਂ ਦੇ ਜਿਵੇ ਹੈ ਤੇ ਕਾਫੀ ਹੈਗੇ ਜਿਵੇ first ਇੱਕ ਤਾਂ ਤੁਹਾਨੂੰ ਪਤਾ ਆ ਪਹਿਲਾ ਬੜਾ famous ਆ ਹ ਨ, ਵੀ ਬੁਰਾ ਨਾ ਦੇਖੋ, ਬੁਰਾ ਨਾ ਸੁਣੋ, ਬੁਰਾ ਨਾ ਬੋਲੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਹੈਗਾ ਈ ਏ, ਤੇ ਦੂਜਾ ਹੈ ਮਤਲਬ ਉਹ ਸ਼ਰਮੀਲਾ ਮਤਲਬ ਇਹਦੇ ਵਿਚ ਕਹਿ ਸਕਦੇ ਹਾਂ

ਹਮ ਹਮ ਓਹਨੂੰ ਜ਼ਿਆਦਾ ਤੁਰਨਾ ਪਸੰਦ ਤੇ ਉਹ ਨਸਲਵਾਦ ਨੂੰ ਨਫਰਤ ਕਰਦਾ ਸੀ

ਹਾਂਜੀ ਆਪਣੇ ਇੰਡੀਆ ਦੇ ਪਹਿਲੇ ਸੀ ਨਾ ਗਾਂਧੀ ਜੀ ਤੇ ਇਹਨਾਂ ਨੂੰ ਇਹ award ਮਿਲਿਆ ਸੀ ਹਾਂਜੀ ਹਾਂਜੀ ਹਾਂਜੀ

ਕਹਿੰਦੇ ਕਿ ਵੀ ਸੀਗੇ, ਤੇ ਇਹਨਾਂ ਨੇ ਅਫ਼ਰੀਕਾ ਵਿਚ ਅਫ਼ਰੀਕਾ ਚ ਵੀ ਪੜ੍ਹਾਈ ਕੀਤੀ ਸੀ ਆਪਣੀ ਹਾਂਜੀ ਹਾਂਜੀ ਇਹਨਾਂ ਨੇ ਦੱਖਣੀ ਅਫ਼ਰੀਕਾ ਵਿੱਚੋ ਸ਼ੁਰੂ~ ਮਤਲਬ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਗਾਂਧੀ ਜੀ ਇਕ ਸ਼ਾ~ ਮਤਲਬ ਸ਼ਾਂਤੀਵਾਦ ਤੇ ਸ਼ਾਂਤੀਵਾਦੀ ਸੀ ਵਾ~ ਵਾਦ ਸੀ ਕਿਉਕਿ ਇਹ noble ਸ਼ਾਂਤੀ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

ਹਾਂਜੀ ਹਾਂਜੀ ਮਤਲਬ, ਗਾਂਧੀ ਜੀ ਇਕ ਕਹਿ ਨੀ ਦਿੰਦੇ ਵੀ ਇਕ ਕਿਸ਼ੋਰ ਨਵਵਿਹੁਤਾ ਸੀ ਇਹ ਗਾਂਧੀ ਜੀ ਨੇ ਭਾਰਤ ਵਿਚ ਨਹੀਂ ਸਗੋਂ ਮਤਲਬ ਦੱਖਣੀ ਅਫ਼ਰੀਕਾ ਇਕ ਮਤਲਬ ਦੱਖਣੀ ਅਫ਼ਰੀਕਾ ਤੋਂ ਵੀ ਆਪਣੀ ਸ਼ੁਰੂਆਤ ਆਪਣੇ ਜੀਵਨ ਦੀ ਸ਼ੁਰੂਆਤ ਕਰੀ ਹੋਈ ਸੀ

ਗਾਂਧੀ ਜੀ ਨੇ ਤਿੰਨ ਦੇਖੋ ਇਕ ਤਾਂ ਪਹਿਲਾਂ ਉਹ ਮਤਲਬ ਅਹ ਮਤਲਬ ਉਹਨਾਂ ਨੇ ਇਕ ਜਿਵੇ ਇਕ ਵਕੀਲ, ਸਿਆਸਤਦਾਨ ਤੇ ਸਮਾਜਿਕ ਨਿਆਂ ਨਿਆਂ ਦੇ ਸ਼ਾਸ਼ਨ ਤੋਂ ਅਜਾਦੀ ਦੇ ਸੰਘਰਸ਼ ਲਈ ਬਹੁਤ ਸਾਰੀਆਂ ਗੱਲਾਂ ਕਰੀਆਂ ਸੀ main ਇੰਨਾ ਕੁ ਆ ਬਾਕੀ ਕੁਛ ਹੋਰ ਫਿਲਹਾਲ ਤਾਂ ਪਤਾਨੀ ਗੱਲਾਂ ਤਾਂ ਜਿਹੜਾ main ਆ ਵੀ ਮਤਲਬ ਉਹਨਾਂ ਨੇ ਜ਼ਿਆਦਾ ਇਕ ਵਕੀਲ ਤੇ ਸਿਆਸਤਦਾਨ, ਤੇ ਸਮਾਜਿਕ ਨਿਆਂ ਬਾਰੇ ਗੱਲਾਂ ਕਰੀਆਂ ਹੋਈਆਂ ਸੀ ਜ਼ਿਆਦਾ ਇਹ ਉਹਨਾਂ ਦੀਆਂ ਜ਼ਿਆਦਾ ਗੱਲਾਂ ਉਹ ਸੀ ਕਿਉਂਕਿ ਇਹਨਾਂ ਨੂੰ ਜ਼ਿਆਦਾ ਜਿਹੜੇ ਆਪਾਂ ਕਹਿ ਨੀ ਦਿੰਦੇ ਰਾਜਨੀਤੀ ਵੱਲ ਹੋ ਕੇ, ਇਹ ਇਹਨਾਂ ਵੱਲ ਉਹਨਾਂ ਦਾ ਜ਼ਿਆਦਾ interest ਸੀ ਤਾਂ ਹੀ ਉਹ ਆਪਣੇ ਦੇਸ਼ ਦੀ ਅਜਾਦੀ ਲਈ ਉਹਨਾਂ ਨੇ ਯੋਗਦਾਨ ਪਾਇਆ ਸੀ ਓਦਾਂ ਵੀ ਉਹਨਾਂ ਨੂੰ ਓਦਾਂ ਵੀ ਓਦ~ ਓਦਾਂ ਵੀ ਉਹਨਾਂ ਨੂੰ ਸਵਿਧਾਨ ਦੀ ਸਾਰੀ knowledge ਸੀ ਉਹਨਾਂ ਨੂੰ ਆਪਣੇ ਜਿਹੜਾ ਭੀਮਰਾਓ ਅੰਬੇਦਕਰ ਨੇ ਸਵਿਧਾਨ ਲਿਖਿਆ ਨ ਓਦਾਂ ਵੀ ਉਹਨਾਂ ਨੂੰ ਓਹਦੀ ਸਾਰੀ knowledge ਸੀ ਕੇਹੜਾ ਅਧਿਕਾਰ ਸੀ ਕਿਵੇਂ ਸੀ, ਸਬ ਕੁਝ ਉਹਨਾਂ ਨੂੰ ਹੈਗੀ ਸੀ knowledge ਸਬ ਦੀ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

ਇਹਨਾਂ ਨੇ ਓਦਾਂ ਇਹਨਾਂ ਨੇ ਭਾਰਤ ਦੀ ਅਜ~ ਅਜਾਦੀ ਦੇ ਜੀਵਨ ਲਈ ਮਤਲਬ ਕਾਫੀ ਸਿਧਾਂਤ ਦਿੱਤੇ ਸੀ but ਇਹਨਾਂ ਦੇ ਜਿਹੜੇ ਛੇ ਸਿਧਾਂਤ ਨੇ ਉਹ ਜ਼ਿਆਦਾ famous ਨੇ ਇਕ ਤਾਂ ਹੈਗਾ ਚ~ ਸੱਚ, ਅਹਿੰਸਾ, ਸ਼ਾਕਾਹਾਰੀ ਬ੍ਰਹਮਾਚਾਰੀ ਸਾਦਗੀ ਤੇ ਵਿਸ਼ਵਾਸ ਮਤਲਬ ਵੀ ਹਮੇਸ਼ਾ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਅਹਿੰਸਾ ਦਾ ਸਾਥ ਦੇਣਾ ਚਾਹੀਦਾ ਵੀ ਕਦੇ ਵੀ ਮਾਸ ਵਗੈਰਾ ਜਿਵੇ ਹੁਣ ਲੋਕ ਖਾ ਲੈਂਦੇ ਆ ਨਾ ਮੀਟ ਵਗੈਰਾ ਚਿਕਨ ਵਗੈਰਾ

ਤਾਂ ਮਤਲਬ ਏਦਾਂ ਵੀ ਸਬਤੋਂ ਵੱਡੀ ਆਪਣੇ ਆਪ ਤੇ ਇਕ ਵਿਸ਼ਵਾਸ ਰੱਖਣ ਸਿਧਾਂਤ

ਹਾਂਜੀ ਹਾਂਜੀ ਕਾਫੀ ਮਸ਼ਹੂਰ ਸੀ ਉਹ ਤੁਹਾਨੂੰ ਪਤਾ ਹੈ ਮੋਹਨਦਾਸ ਕਰਮਚਾਂਦੀ ਗਾਂਧੀ ਨੂੰ ਮਤਲਬ ਇਹਨਾਂ ਨੂੰ ਮ~ ਇਹਨਾਂ ਦਾ ਜਿਹੜਾ ਪੂਰਾ ਨਾਮ ਸੀ ਮੋਹਨਦਾਸ ਕਰਮਚੰਦ ਗਾਂਧੀ ਜੀ ਸੀ ਜਦੋ ਗਾਂਧੀ ਜੀ ਨੇ ਆਪਣੀ ਬੀਵੀਂ ਸਦੀ ਦੇ ਵਿਚ ਸ਼ੁਰੂਆਤ ਕੀਤੀ ਸੀ ਇਹ ਮਹਾਨ ਉਹ ਕਿਹਾ ਨੀ ਮੈ ਤੁਹਾਨੂੰ ਪਹਿਲਾਂ ਦਸ ਕੇ ਹੱਟੀ ਆ ਵੀ ਰਾਜਨੀਤੀ ਵਿਚ ਇਹਨਾਂ ਦਾ ਵੱਧ interest ਸੀ ਦਿਲਚਸਪੀ ਰੱਖਦੇ ਸੀ ਵੱਧ ਉੱਧਰ ਓਦਾਂ ਇਹਨਾਂ ਨੇ ਬੀਵੀਂ ਸਦੀ ਦੇ ਮਹਾਨ ਰਾਜਨੀਤੀ ਰਾਜਨੀਤਿਕ ਨੇਤਾਵਾਂ ਵਿੱਚੋ ਇੱਕ ਸੀ ਇਹ

ਹਾਂਜੀ ਹਾਂਜੀ ਜਿਵੇ ਇਕ ਬਾਪੂ ਵੈਸੇ ਜ਼ਆਦਾਤਰ ਇਹ ਆਪਣੇ ਭਾਰਤ ਵਿਚ ਰਾਸ਼ਟਰ ਪਿਤਾ ਦੇ ਰੂਪ ਨਾਲ ਜ਼ਿਆਦਾ famous ਸੀ ਇਹ

ਹਾਂਜੀ

ਹਾਂਜੀ ਹਾਂਜੀ ਓਦਾਂ ਵੀ ਹੁਣ movies ਹੋ ਗਈਆਂ ਜਾਂ ਓਦਾਂ cartoon ਵਗੈਰਾ ਚਲਦੇ ਆ ਉਹਨਾਂ ਵਿਚ ਇਹ ਕਾਫੀ famous ਨੇ ਛੋਟੇ ਜਵਾਕਾਂ ਦੀ ਦੱਸ ਦਿੰਦੇ ਆ, ਓਦਾਂ ਵੀ ਇਹ ਓਦਾਂ ਵੀ ਇਹਨਾਂ ਨੇ ਕਿਹਾ ਵੀ ਮਤਲਬ ਇਹਨਾਂ ਨੇ ਸਤਿਆਗ੍ਰਹਿ ਦੇ ਸਿਧਾਂਤ ਦੀ ਅਗਵਾਈ ਕੀਤੀ ਸੀ ਇਹਨਾਂ ਨੇ ਸਤਿਆਗ੍ਰਹਿ ਤੁਹਾਨੂੰ ਪਤਾ ਹੈ ਇਹਨਾਂ ਦਾ ਹੀ famous ਇਹਨਾਂ ਦਵਾਰਾ ਈ ਅੰਦੋਲਨ ਚਲਾਇਆ ਗਿਆ ਸੀ ਸਤਿਆ~

ਅਹ ਘੱਟੋ ਘੱਟ ਦੋ ਤਾਂ ਸ਼ਾਨਦਾਰ ਹੈਗੀਆਂ ਸੀ ਸ਼ਾਨਦਾਰ ਜਿੱਤ ਪ੍ਰਾਪਤੀਆਂ ਕੀਤੀਆਂ ਸੀ ਇਹਨਾਂ ਨੇ ਇਕ ਤਾਂ ਪਹਿਲੀ ਹੈਗੀ ਸੀ ਸਤੰਬਰ ਉੱਨੀ ਸੌ ਸੰਤਾਲੀ ਦੇ ਵਿਚ ਠੀਕ ਏ ਜਦੋ ਇਹਨਾਂ ਨੂੰ ਕਲਕੱਤਾ ਦੇ ਦੰਗੇ ਬੰਦ ਕਰਵਾਏ ਸੀ ਇਹਨਾਂ ਨੇ

ਹਾਂਜੀ ਇੱਕ ਤਾਂ ਉਹ ਸੀ ਤੇ ਦੂਜਾ ਸੀ ਜਨਵਰੀ ਦੇ ਵਿਚ ਉੱਨੀ ਸੌ ਅੜਤਾਲੀ ਜਦੋਂ ਦਿੱਲੀ ਸ਼ਹਿਰ ਦੀ ਫ਼ਿਰਕੂ ਯੁੱਧ ਵਿਚ ਡੂਬ ਦਿਤਾ ਸੀ ਡੁੱਬ~ ਡੁਬੋ ਦਿੱਤਾ ਸੀ ਇਹਨਾਂ ਨੇ ਹਾਂਜੀ ਏਦਾਂ ਦਾ ਕੁਛ ਏਦਾਂ ਦੀ ਕੋਈ ਗੱਲ ਸੀ ਉਹ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 ਆਪਾਂ ਨੂੰ ਗਾਂਧੀ ਜੀ ਤੋਂ ਕਿਹੜੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀ ਕਿਹੜੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਨੇ ਓਦਾਂ ਤਾਂ ਹੈਗਾ ਸਾਰੀਆਂ ਹੀ ਗੱਲਾਂ ਨੇ ਜਿਹੜੀਆਂ ਅੱਪਾਂ ਸਿੱਖਣੀਆਂ ਤੇ ਸਭ first of all ਪਹਿਲਾਂ ਤਾਂ ਜਿਵੇ ਜਿਵੇ ਕਿ ਹੁਣ ਆਪਣੇ ਜੀਵਨ ਦਾ ਪੂਰਾ ਆਨੰਦ ਮਾਣਨਾ ਚਾਹੀਦਾ, ਹਮੇਸ਼ਾ ਸੱਚ ਬੋਲਣਾ ਚਾਹੀਦਾ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

ਮਤਲਬ ਮਾਫ ਕਰਨਾ ਸਿੱਖੋ ਜਿਵੇ ਹੁਣ ਆਪਾਂ ਕਹਿ ਨੀ ਦਿੰਦੇ ਹੁਣ ਓਦਾਂ ਵੀ ਕਾਫੀ ਮਤਲਬ ਜਿੱਦਾਂ ਹੁਣ ਆਪਣੇ ਲੜਾਈਆਂ ਹੋ ਜਾਂਦੀਆਂ ਨੇ ਅਗਲਾ ਕਹਿੰਦਾ ਵੀ ਨਹੀਂ ਏਦਾਂ ਨੀ ਓਦਾਂ ਨੀ, But ਉਹਨਾਂ ਦੇ ਹਿਸਾਬ ਨਾਲ ਕਿਹਾ ਵੀ ਮਾਫ ਕਰਨਾ ਸਿੱਖੋ ਹਮੇਸ਼ਾ ਅਗਲੇ ਨੂੰ ਮਤਲਬ ਵਧੀਆ ਸੀਖ ਦਿੰਦੇ ਆ ਆਪਾਂ ਨੂੰ ਹਨਾ। ਹਾਂਜੀ ਹਾਂਜੀ ਬਿਲਕੁਲ ਚਲੋ ਇਹ ਇਕ topic ਆਪਣਾ ਹੋ ਗਿਆ, ਚਲੋ ਕੋਈ ਨਾ ਹੁਣ ਮੈਨੂੰ ਕੋਈ ਹੋਰ topic ਆਪਾਂ ਉਸ ਤੇ ਗੱਲ ਕਰਾਂਗੇ, ਠੀਕ ਹੈ। ਹਾਂਜੀ ਹਾਂਜੀ ਠੀਕ ਹੈ ਜ਼ਰੂਰ ਓ~

ਸਤਿ ਸ੍ਰੀ ਅਕਾਲ ਸੰਤੋਸ਼ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਹੋ? ਹਾਂਜੀ ਵਧੀਆ ਹੋਰ, ਤੁਸੀਂ ਜਾਣਾ ਆਨੰਦਪੁਰ ਸਾਹਿਬ ਬਸ ਜਾ ਰਹੀ ਸੀਗੀ ਹਾਂਜੀ ਹਾਂਜੀ ਆਪਾਂ ਜਾਣਾ ਹੈ ਹੋਲੇ ਮਹੱਲੇ ਕਰਕੇ ਨਾ ਆਪਾਂ ਕਰ ਰਹੇ ਸੀ ਤਿਆਰੀ ਵੀ ਜਾ ਜਾ ਆਵਾਂਗੇ ਉੱਥੇ

ਹਾਂਜੀ ਬਸ ਜਾ ਰਹੀ ਹੈ ਨਾ ਸਮਾਗਮ ਵੀ ਕਾਫ਼ੀ ਹੋਰ ਰਹੇ ਨੇ live

ਵਧੀਆ ਸੇਵਾ ਹੋ ਜਾਂਦੀ ਹੈ rush ਵੀ ਬਹੁਤ ਜ਼ਿਆਦਾ ਹੁੰਦਾ ਨਾਲੇ।

ਉੱਤਰ ਪੱਛਮ ਭਾਰਤ ਰਾਜ ਪੰਜਾਬ 'ਚ ਹੈ ਨਾ?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

ਸਥਾਪਨਾ ਦੀ ਅਗਰ ਗੱਲ ਕਰੀਏ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਛੋਲਾਂ ਸੌ ਪੈਂਹਠ ਵਿੱਚ ਕੀਤੀ ਸੀ ਸਥਾਪਨਾ ਇੱਥੋਂ ਦੀ।

ਹਮ ਤੇ ਸਿਵਾਲਕ ਦੀ ਪ~ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਆਨੰਦਪੁਰ ਸਾਹਿਬ ਤੇ ਪ~ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਰੱਖਦੇ ਹੈ।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

ਹਾਂਜੀ ਕਹਿੰਦੇ ਕੀਰਤਪੁਰ ਸਾਹਿਬ ਜਿਹੜਾ ਉਹ ਉੱਨੀ ਕਿੱਲੋਮੀਟਰ ਮਤਲਬ ਦੂਰ ਹੈ ਪਹਾੜਾਂਂ ਤੋਂ।

ਮਾਖੋਵਾਲ ਦੇ ਨਾਮ ਤੇ ਸ~ ਰੱਖਿਆ ਗਿਆ ਸੀਗਾ ਇਹ।